ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੇ ਪਤੀ ਨਾਲ ਰੁੱਸਣਾ ਖਿੱਝਣਾਂ ਉਦਾਸ ਹੋ ਜਾਣਾ ਇਹ ਠੀਕ ਹੈ ਔਰਤਾਂ ਇਉਂ ਕਰਦੀਆਂ ਚੰਗੀਆਂ ਨਈ ਲੱਗਦੀਆਂ ਮੈ ਤੈਨੂੰ ਕਲਿਆਣੀ ਦੀ ਗੱਲ ਸੁਣਾਵਾਂਗਾ ਗੱਲ ਵਿੱਚੇ ਈ ਰਹਿ ਗਈ ਸ਼ਰਨ ਜਾਨ ਲਈ ਉੱਠ ਖੜੀ ਦਿਲਜੀਤ ਨੇ ਉਸਦਾ ਹੱਥ ਫੜ ਕੇ ਉਸਨੂੰ ਮੁੜ ਬਿਠਾ ਲਿਆ ਚਾਅ ਵਾਲਾ ਕੱਪ ਪਰਾਂ ਰੱਖ ਕੇ ਫੰਬੇ ਨਾਲ ਪੋਲੇ ਪੋਲੇ ਉਸਦੇ ਹੱਥ ਉੱਤੇ ਦਵਾਈ ਲਾਈ ਟੱਪ ਟੱਪ ਸ਼ਰਨ ਦੀਆਂ ਅੱਖਾਂ ਵਿਚੋਂ ਹੰਜੂ ਗਿਰ ਪਏ ਗੱਲ ਤਾਂ ਦੱਸ ਅੱਜ ਰੋ ਕ੍ਯੂਂ ਰਈ ਏਂ ਸ਼ਰਨ ਦਾ ਕੋਈ ਸ਼ਰਨ ਨੇ ਕੋਈ ਜਵਾਬ ਨਾ ਦਿੱਤਾ ਦਿਲਜੀਤ ਨੇ ਉਸਦਾ ਮੋਢਾ ਥਾਪੜਿਆ ਤੇ ਕਿਹਾ ਤੂੰ ਇਹਨਾਂ ਨਾ ਮਹਿਸੂਰ ਕਰਿਆ ਕਰ ਮੇਰੀਆਂ ਗੱਲਾਂ ਨੂੰ ਜਿਵੇਂ ਤੈਨੂੰ ਚੰਗਾ ਲੱਗੇ ਓਵੇਂ ਕਰ ਲਿਆ ਕਰ ਤੂੰ ਇਹਨਾਂ ਨਾ ਮਹਿਸੂਰ ਕਰਿਆ ਕਰ ਮੇਰੀਆਂ ਗੱਲਾਂ ਨੂੰ ਜਿਵੇਂ ਤੈਨੂੰ ਚੰਗਾ ਲੱਗੇ ਓਵੇਂ ਕਰ ਲਿਆ ਕਰ ਕੁਝ ਚਿਰ ਚੁੱਪ ਰਿਹਾ ਮਗਰੋਂ ਬੋਲਿਆ ਅੱਜ ਸਿਨੇਮਾ ਚੱਲੀਏ ਨਹੀ ਤੁਸੀ ਕਿਤਾਬ ਪੜ੍ਹਲੋ ਕੋਇਨੀ ਕਿਤਾਬ ਵੀ ਪੜ੍ਹੀ ਜਾਉ ਫਿਰ ਚੱਲਾਂਗੇ ਕਦੇ ਅੱਜ ਕਯੋਂ ਨਹੀਂ ਮੰਨ ਨੀ ਐਵੇਂ ਨੀ ਕਰੀਦਾ ਸ਼ਰਨ ਜਾ ਤਿਆਰ ਹੋਜਾ ਆਖੋ ਮੁੜ ਕਿਤਾਬ ਪੜ੍ਹਨ ਲੱਗ ਪਿਆ ਅੱਧੇ ਘੰਟੇ ਮਗਰੋਂ ਜਦੋਂ ਸ਼ਰਨ ਤਿਆਰ ਹੋ ਕੇ ਆਈ ਤਾਂ ਉਸਦੀ ਸਫੇਦ ਸਾੜੀ ਧਿਲਕੀ ਜਿਹੀ ਗੁੱਤ ਤੇ ਕੰਨਾਂ ਵਿਚ ਵੱਡੀਆਂ ਵੱਡੀਆਂ ਵਾਲੀਆਂ ਦੇਖ ਉਹ ਬੋਲਿਆ ਵਾਹ ਕਮਾਲ ਏ ਫਿਰ ਕੁਝ ਪੱਲ ਓਹਨੂੰ ਗੌਰ ਨਾਲ ਵੇਖਦਾ ਰਿਹਾ ਮੈ ਕੁਝ ਚਿਰ ਕਲਕੱਤੇ ਰਿਹਾ ਨਾ ਬੰਗਾਲੀ ਕੁੜੀਆਂ ਸਾੜੀ ਬਹੁਤ ਸੋਹਣੀਆਂ ਬੰਨਦੀਆਂ ਨੇ ਆਖ ਕੇ ਉਹ ਫਿਰ ਸ਼ਰਨ ਵੱਲ ਝਾਕਣ ਲੱਗਿਆ ਸ਼ਰਨ ਦੇ ਚੇਹਰੇ ਉੱਤੇ ਇਕਦਮ ਜਿਵੇਂ ਕੋਈ ਬਦਲ ਜੇਹਾ ਛਾ ਗਿਆ ਖਿਝਣ ਦਬਾਂਦੀ ਬੋਲੀ ਦੇਰ ਹੋਜੇ ਜਾਣੀ ਤਾਂ ਉਠੋ ਇਹਨਾਂ ਤਿਲਕ ਹੋਣ ਦੀ ਲੋੜ ਕੀ ਏ ਇਹੋਂ ਬੋਲੀਦਾ ਏ ਦਿਲਜੀਤ ਜ਼ਰਾ ਗੁੱਸੇ ਨਾਲ ਬੋਲਿਆ ਨਹੀ ਮੈਨੂੰ ਨਹੀ ਜਾਂਚ ਬੋਲਣ ਦੀ ਆਖਦੀ ਸ਼ਰਨ ਦੂਸਰੇ ਕਮਰੇ ਵਿਚ ਚਲੀ ਗਈ ਵਾਲੀਆਂ ਲਾਈਆਂ ਜੁੱਤੀ ਲਾਈ ਤੇ ਆਰਾਮ ਕੁਰਸੀ ਤੇ ਬੈਠ ਗਈ ਦਿਲਜੀਤ ਓਧਰ ਨਈ ਗਿਆ ਬੈਡ ਤੇ ਪਿਆ ਕੁਝ ਸੋਚਦਾ ਰਿਹਾ ਫਿਲਮ ਦਾ ਵੇਲਾ ਖੁੰਜ ਗਿਆ ਸ਼ਰਨ ਕਪੜੇ ਬਦਲ ਕੇ ਰਸੋਈ ਵਿਚ ਜਾ ਕੇ ਮਸਾਲਾ ਕੁੱਟਣ ਲੱਗ ਪਈ

ਮੈ ਪੁੱਛਦਾਂ ਰਾਮੁ ਕਿਥ੍ਹੇ ਆ ਹਟਾ ਦਿੱਤਾ ਸ਼ਰਨ ਹੌਲੀ ਦੇਕੇ ਬੋਲੀ ਕਯੋਂ ਘਰ ਹੋਟਲ ਲੱਗਦਾ ਸੀ ਨਾ ਸ਼ਰਨ ਦੱਸੋ ਕੀ ਹੋਗਿਆ ਤੈਨੂੰ ਕੁਝ ਨਹੀ ਯੂੰ ਨਈ ਕਰੀਦਾ ਉੱਠ ਅੰਦਰ ਚਲੀਏ ਆਖਦਾ ਉਹ ਬਾਂਹ ਤੋਂ ਫੜ ਕੇ ਉਠਾਲ ਕੇ ਅੰਦਰ ਲੈ ਗਿਆ ਬੈਠ ਮੈ ਤੈਨੂੰ ਇੱਕ ਕਹਾਣੀ ਸੁਣਾਉਣਾ ਹੁਣੇ ਪੜ੍ਹ ਕੇ ਹਟਿਆਂ ਇੱਕ ਖੂਬਸੂਰਤ ਪਤੀ ਪਤਨੀ ਦੇ ਰਿਸ਼ਤੇ ਦਾ ਜ਼ਿਕਰ ਏ ਇਸ ਵਿਚ ਦੇਖ ਦੇਖ ਸ਼ਰਨ ਦੇਖ ਕਰਦਾ ਉਹ ਕਹਾਣੀ ਪੜ੍ਹ ਕੇ ਸੁਣਾਉਂਦਾ ਰਿਹਾ ਕਹਾਣੀ ਮੁਕਾ ਕੇ ਬੋਲਿਆ ਕਿੱਡੀ ਚੰਗੀ ਏ ਉਸ ਦੀ ਪਤਨੀ ਮੈਨਾ ਕਲਿਆਣੀ ਵਰਗੀ ਏ ਪਤਾਨੀ ਸ਼ਰਨ ਨੇ ਕਹਾਣੀ ਸੁਣੀ ਕੇ ਨਾ ਪਰ ਉਸਨੇ ਲੰਮਾ ਸਾਹ ਭਰਿਆ ਤੇ ਉੱਠ ਖੜੀ ਹੋਈ ਰੋਟੀ ਤਿਆਰ ਕਰਾਂ ਤੂੰ ਰਾਮੁ ਨੂੰ ਉਂਝ ਹੀ ਹਟਾ ਦਿੱਤਾ ਹੁਣ ਔਖੀ ਹੁੰਦੀ ਫਿਰਦੀ ਏ ਦਿਲਜੀਤ ਬੋਲਿਆ ਸ਼ਰਨ ਰਸੋਈ ਵਿਚ ਆ ਗਈ ਪਰ ਕੁਛ ਕਰਨ ਨੂੰ ਜੀ ਨਾ ਕੀਤਾ ਕੰਧ ਨਾਲ ਢੋ ਲਾ ਕੇ ਚੁੱਪ ਚਾਪ ਬੈਠੀ ਰਹੀ

ਪਰ ਉਹ ਉਹ ਨਹੀਂ ਸੀ ਅਜੀਬ ਜੀ ਖੋ ਉਸਦੇ ਗੱਲ ਚ ਪੈਣ ਲੱਗੀ ਬੇਦਿਲੀ ਜਿਹੀ ਨਾਲ ਉੱਠ ਕੇ ਜਾਲੀ ਖੋਲੀ ਤੇ ਪਹਾੜੀ ਮਿਰਚਾਂ ਕੱਟ ਕੇ ਕੁੱਟਣ ਬੈਠ ਗਈ ਫਿਰ ਖਿਆਲ ਆਇਆ ਉਹਨਾਂ ਨੂੰ ਪੁੱਛ ਤਾਂ ਲਾਂ ਕਮਰੇ ਵਿਚ ਆ ਕੇ ਦਿਲਜੀਤ ਨੂੰ ਪੁੱਛਿਆ ਪਹਾੜੀ ਮਿਰਚਾਂ ਖਾ ਲੋਗੇ ਤੁਸੀ ਦੇਵੀ ਜੀ ਜੋ ਬਣਾਉਂਗੇ ਖਾ ਲਾਂਗੇ ਸ਼ਰਨ ਮੁੜਨ ਲੱਗੀ ਤੇ ਦਿਲਜੀਤ ਨੇ ਹੱਥ ਫੜ ਕੇ ਰੋਕ ਲਿਆ ਦੱਸੋ ਸ਼ਰਨ ਨੇ ਉਦਾਸ ਜੀ ਆਵਾਜ਼ ਵਿਚ ਪੁੱਛਿਆ ਅੱਖਾਂ ਵਿਚ ਪਾਣੀ ਸੀ ਨਾ ਦਿਲਜੀਤ ਸ਼ਰਨ ਨੂੰ ਆਪਣੇ ਵੱਲ ਖਿੱਚਦਾ ਬੋਲਿਆ ਕੀ ਹੋਇਆ ਤੈਨੂੰ ਦੱਸ ਤੈਨੂੰ ਕੀ ਚਾਹੀਦਾ ਏ ਆਪਾਂ ਓਵੇਂ ਕਰਲਿਆ ਕਰਾਂਗੇ ਸ਼ਰਨ ਕੁਝ ਨਈ ਬੋਲੀ ਤੂੰ ਨਈ ਜਾਣਦੀ ਮੈ ਤੈਨੂੰ ਕਿੰਨਾਂ ਪਿਆਰ ਕਰਦਾਂ ਨੀਵੀਂ ਪਾਈ ਸ਼ਰਨ ਨੇ ਸਿਰ ਹਿਲਾਇਆ ਨਹੀਂ ਕਰਦੇ ਦਿਲਜੀਤ ਨੇ ਸ਼ਰਨ ਦਾ ਮੂੰਹ ਤਾਹ ਚੁੱਕ ਕੇ ਉਸਦੀਆਂ ਅੱਖਾਂ ਵਿਚ ਝਾਂਕਦਿਆਂ ਪੁੱਛਿਆ ਕਯੋਂ ਤੁਹਾਨੂੰ ਮੈ ਨਹੀ ਕਲਿਆਣੀ ਚਾਹੀਦੀ ਸੀ ਤੇ ਸ਼ਾਇਦ ਕਲਿਆਣੀ ਨਹੀ ਤੇ ਮੈ ਸ਼ਾਇਦ ਕਲਿਆਣੀ ਨੀ ਹੋ ਸਕਦੀ ਹੰਜੂ ਉਸਦੀਆਂ ਅੱਖਾਂ ਚੋਂ ਬਹਿ ਤੁਰੇ ਉਹ ਕਮਲੀ ਦਿਲਜੀਤ ਨੇ ਸ਼ਰਨ ਦਾ ਸਿਰ ਆਪਣੇ ਮੋਢੇ ਤੇ ਲੌਂਦਿਆਂ ਕਿਹਾ ਕਲਿਆਣੀ ਤਾਂ ਇੱਕ ਕਹਾਣੀ ਦੀ ਪਾਤਰ ਹੈ ਕਮਲੀ ਕਲਿਆਣੀ ਕਿਸੇ ਕਹਾਣੀ ਦਾ ਪਾਤਰ ਹੈ ਕਲਿਆਣੀ ਕਿਸੇ ਕਹਾਣੀ ਦਾ ਪਾਤਰ ਹੈ ਇਹ ਜਾਨ ਕੇ ਪਤਾਨੀ ਕਯੋਂ ਸ਼ਰਨ ਰੋਈ ਜਾ ਰਹੀ ਸੀ ਧੰਨਵਾਦ ਕੀਤਾ ਮੇਰਾ ਪਿੰਡ ਗ੍ਯਾਨੀ ਗੁਰਜੀਤ ਸਿੰਘ ਗਿਦੇਆ ਪਿੰਡ ਵੜਦੀ ਲਾਂਬ ਲਾਂਬ ਨਾ ਜਾਈਂ ਮੇਰੇ ਪਿੰਡ ਦੀਆਂ ਕੁੜੀਆਂ ਚਿੜੀਆਂ ਲਈ ਪਿੰਡ ਦਾ ਗਿੱਧਾ ਦਿਲੇ ਭਾਵਾਂ ਦੇ ਗੁਜੇ ਗੱਜ ਵੱਜਣ ਦਾ ਇਕ ਗਹਿ ਕਡ਼ਵਾਂ ਘਰੁਕੀ ਉਤਸਵ ਹੈ ਗਿੱਧੇ ਵਿਚ ਹਥਾਂ ਦੇ ਚਟੱਕੇ ਤੇ ਪੈਰਾਂ ਦੀ ਅੱਡੀ ਦੀ ਥਾਪ ਤੱਕ ਸਾਰਾ ਜੁੱਸਾ ਗੁੰਦਾ ਹੋ ਕੇ ਬੇਖੌਫ ਨਾਗ ਵਾਂਗ ਮੇਲ ਰਿਹਾ ਹੁੰਦਾ ਹੈ ਧਰਤੀ ਇਹ ਜਵਾਨੀਆਂ ਦੀਆਂ ਅੱਡੀਆਂ ਦੀਆਂ ਠੋਕਰਾਂ ਨਾਲ ਜਿਵੇਂ ਕਮ੍ਬ ਉੱਠਦੀ ਹੈ ਵਾਯੂਮੰਡਲ ਵੀ ਹਥਾਂ ਦੇ ਪਟਾਕਿਆਂ ਤੇ ਗੀਤਾਂ ਦੀਆਂ ਗੂੰਜਾਂ ਨਾਲ ਭਰ ਜਾਂਦਾ ਹੈ ਅੱਜ ਕੁੜੇ ਕਿਹੜੇ ਮਰੇਲਨ ਬਣੂਗੀ ਜਿਸ ਦਾ ਮਰੇਲਨ ਬਣਨ ਜਾਂ ਕਿਸੇ ਨੂੰ ਬਣਾਉਣ ਨੂੰ ਜੀ ਕਰਦਾ ਹੁੰਦਾ ਹੈ ਆਮ ਤੌਰ ਤੇ ਪਹਿਲਾਂ ਉਹ ਹੀ ਗੱਲ ਸ਼ੁਰੂ ਕਰਦੀ ਜਾਂ ਕਰਾਉਂਦੀ ਹੈ ਜੇ ਮੇਰੀ ਮੰਨਦੀਆਂ ਹੋਊ ਮੈ ਤੇ ਇਹ ਕਹਿਣੀ ਆ ਵੀ ਇਸੇ ਨੂੰ ਮਰੇਲਨ ਬਣਾਓ ਸੱਸ ਕੋਲੋਂ ਬਥੇਰੀਆਂ ਪ੍ਰੋਸੀਆਂ ਖਾ ਖਾ ਕੇ ਆਈ ਏ ਜਿਹੜਾ ਬੋਲੇ ਉਹੋਈ ਕੁੰਡਾ ਖੋਲੇ ਅੱਜ ਤਾਂ ਕੁੜੇ ਰਿਮਪੀ ਅੱਖਾਂ ਬੰਦ ਕਰਕੇ ਅਮਨ ਉਪਰ ਵਿਸ਼ਵਾਸ਼ ਕਰਦੀ ਸੀ ਅਮਨ ਨੇ ਫੇਰ ਮਿਲਣ ਦੀ ਇੱਛਾ ਜਾਹਿਰ ਕੀਤੀ ਰਿਮਪੀ ਨੇ ਨਾ ਚਾਹੁੰਦੇ ਵੀ ਹਾਂ ਵਿਚ ਜਵਾਬ ਦਿੱਤਾ ਤੇ ਮਿਲ ਨਾ ਤੇ ਨਾ ਹੀ ਕਿਹਾ ਸੋਹਰੇ ਦੀ ਭੋਗ ਤੋਂ ਬਾਦ ਰਿਮਪੀ ਨੇ ਰਿਮਪੀ ਤੇ ਅਮਨ ਵੀ ਸਕੂਲ ਵਿਚ ਹਰ ਰੋਜ ਮੁਲਾਕਾਤ ਹੁੰਦੀ ਹਰ ਰੋਜ ਬੈਠ ਕੇ ਗੱਲਾਂ ਬਾਤਾਂ ਕਰਦੇ ਰਿਮਪੀ ਦੇ ਸੋਹਰੇ ਦਾ ਅਖੰਡ ਪਾਠ ਅਤੇ ਆਖਰੀ ਰਸਮਾਂ ਵਿਚ ਦਿਨਾਂ ਵਿਚ ਸੰਪੂਰਨ ਹੋ ਗਈਆਂ ਰਿਮਪੀ ਦੀ ਸੱਸ ਨੂੰ ਖੁਲੀ ਅਜਾਦੀ ਮਿਲ ਗਈ ਉਹ ਰਿਮਪੀ ਦੇ ਸਕੂਲ ਜਾਣ ਮਗਰੋਂ ਨਿਕਲ ਜਾਂਦੀ ਤੇ ਚੰਨਾ ਵੀ ਕੁਝ ਸਮਾਂ ਪਾ ਕੇ ਪਿੱਛੇ ਪਿੱਛੇ ਤੁਰ ਪੈਂਦਾ ਇਹ ਸਭ ਰਿਮਪੀ ਦੀ ਗੋਆਂਢਣਾ ਉਸਨੂੰ ਦੱਸ ਦਿੰਦੀਆਂ ਇਹ ਦਿਨ ਇਕ ਦਿਨ ਅਮਨ ਨੇ ਰਿਮਪੀ ਨੂੰ ਛੁਟੀ ਸਮੇ ਕਿਹਾ ਕੱਲ ਦੇ ਦਿਨ ਅੱਪਾ ਕਿੱਤੇ ਵਾਰ ਜਾਵਾਂਗੇ ਇੱਕਲੇ ਰਿਮਪੀ ਨੇ ਕਿਹਾ ਮੈਂ ਰਾਤ ਫੋਨ ਕਰਕੇ ਦੱਸੂਗੀ ਅਮਨ ਨੇ ਵੀ ਆਪਣੇ ਆਪ ਤੇ ਕਾਬੂ ਪਾਉਣਾ ਔਖਾ ਹੋ ਚੁੱਕਾ ਉਹ ਵੀ ਰਿਮਪੀ ਦੀਆ ਕੁਆਰੀਆਂ ਬਾਹਾਂ ਦਾ ਨਿੱਘ ਮਾਨਣ ਵਾਸਤੇ ਬੇਤਾਬ ਸੀ ਰਿਮਪੀ ਰਿਮਪੀ ਨੇ ਰਿਮਪੀ ਨੇ ਘਰ ਜਾ ਕੇ ਦੇਖਿਆ ਕਿ ਉਸਦੀ ਸੱਸ ਸਿੰਧੂ ਘਰ ਵਿਚ ਨਹੀਂ ਰਿਮਪੀ ਨੇ ਨਿੱਕੇ ਮੋਟੇ ਕੰਮ ਮੁਕਾਏ ਤੇ

ਸ਼ਾਮ ਸ਼ਾਮ ਵੇਲੇ ਉਹ ਆਪਣੇ ਕਮਰੇ ਵਿਚ ਫੋਨ ਲੈ ਕੇ ਬੈਠ ਗਈ ਤੇ ਰਿਮਪੀ ਨੇ ਅਮਨ ਦਾ Phone Number Dial ਕੀਤਾ ਤੇ Call ਮਿਲਾਈ ਰਿਮਪੀ ਜ਼ਿਆਦਾ Whatsapp ਤੇ ਹੀ ਗੱਲ ਤੇ ਹੀ ਗੱਲ ਬਾਤ ਕਰਨ ਕਰਨ ਵਿਚ ਧਿਆਨ ਦਿੰਦੀ ਪਰ ਜਦੋ ਘਰ ਵਿਚ ਛਿੰਦੋ ਨਾ ਹੁੰਦੀ ਤਾ ਉਹ ਫੋਨ ਤੇ ਵੀ ਗੱਲ ਕਰ ਲੈਂਦੀ ਰਿਮਪੀ ਨੇ Number Dial ਕੀਤਾ ਤੇ ਅਮਨ ਨੇ ਦੂਜੀ ਘੰਟੀ ਵਿਚ ਫੋਨ ਉਠਾ ਲਿਆ ਹਮ ਅਮਨ ਨੇ ਕਿਹਾ ਹਾਂ ਜੀ ਕਿਵੇਂ ਹੋ ਪਿਆਰਿਓ ਰਿਮਪੀ ਦਾ ਜਵਾਬ ਰਿਮਪੀ ਦਾ ਜਵਾਬ ਅਹ ਰਿਮਪੀ ਦਾ ਜਵਾਬ ਠੀਕ ਹੈ ਤੁਸੀਂ ਦਸੋ

ਰਿਮਪੀ ਨੇ ਥੋੜ੍ਹਾ ਸਮਾਂ ਮੋਨ ਧਾਰਨ ਕਰਕੇ ਕਿਹਾ ਅੱਪਾ ਕੱਲ ਜਰੂਰ ਮਿਲਾਂਗੇ ਅਮਨ ਨੂੰ ਬੋਹੋਤ ਖੁਸ਼ੀ ਹੋਈ ਤੇ ਕਹਿਣ ਲੱਗਾ ਤੁਸੀਂ ਕੱਲ ਘਰੋਂ ਆ ਜਾਇਓ ਪਰ ਸਕੂਲ ਨਾ ਜਾਇਓ ਮੈਂ ਵੀ ਸਕੂਲ ਵਿੱਚੋ ਛੁਟੀ ਲੈ ਲਈ ਹੈ ਤੁਸੀਂ ਵੀ ਲੈ ਲਓ ਰਿਮਪੀ ਨੇ ਵੀ ਫੋਨ ਚੁੱਕ ਕੇ ਛੁੱਟੀ ਲੈ ਲਈ ਅਮਨ ਨੂੰ ਰਿਮਪੀ ਨੇ ਪੁੱਛਿਆ ਕੱਲ ਅੱਪਾ ਕਿਥੇ ਮਿਲਾਂਗੇ ਅਮਨ ਨੇ ਦਸਿਆ ਅੱਪਾ ਸ਼ਹਿਰ ਵਿਚ ਇਕ Hotel ਵਿਚ ਮਿਲਾਂਗੇ ਤੇ ਏਕਾਂਤ ਚਿੱਤ ਹੋ ਕੇ ਪਿਆਰ ਕਰਾਂਗੇ ਤੁਸੀਂ ਸ਼ਹਿਰ ਦੀ ਬੱਸ ਫੜ੍ਹ ਕੇ bus stand ਤੇ ਆ ਜਾਣਾ ਓਥੇ ਅੱਪਾ ਇਕੱਠੇ ਮੋਟਰਸਾਈਕਲ ਤੇ ਸਵਾਰ ਹੋਕੇ ਜਾਵਾਂਗੇ ਰਿਮਪੀ ਨੇ ਠੀਕ ਹੈ ਦਾ ਜਵਾਬ ਦਿੱਤਾ ਫੋਨ ਕੱਟ ਦਿੱਤਾ ਰਿਮਪੀ ਨੂੰ ਅੱਜ ਸਾਰੀ ਰਾਤ ਨੀਂਦ ਨਹੀਂ ਆ ਆ ਉਸਨੂੰ ਇਕ ਪਾਸੇ ਕੱਲ ਦੀ ਮੁਲਾਕਾਤ ਦਾ ਚਾਹ ਸੀ ਤੇ ਦੂਜੇ ਪਾਸੇ ਉਹ ਘਬਰਾ ਵੀ ਜਾਂਦੀ ਉਸਨੇ ਸਾਰੀ ਰਾਤ ਦੂਜੀ ਕਰ

ਭਾਵ ਮੱਚਦੀ ਸੀ ਉਸਨੇ ਇਕ ਭਾਰੀ ਚੂਨੀ ਲਈ ਜਿਸ ਦਾ ਗੋਟਾਂ ਵੀ ਸੁਨਹਿਰੀ ਰੰਗ ਦਾ ਸੀ ਉਸਨੇ ਮੇਹਰੁਨ ਰੰਗ ਦੀ ਲਿਪਸਟਿਕ ਲਗਾਈ ਅੱਖਾਂ ਵਿਚ ਕੱਜਲ਼ ਪਾਇਆ ਤੇ ਨਿੱਕੀ ਜਿਹੀ ਬਿੰਦੀ ਲਗਾਈ ਉਹ ਪੂਰੀ ਤਰ੍ਹਾਂ ਤਿਆਰ ਹੋ ਗਈ ਤੇ ਆਪਣਾ ਆਪ ਸ਼ੀਸ਼ੇ ਮੇਹ ਮੂਹਰੇ ਹੋਕੇ ਦੇਖਿਆ ਤਾ ਉਹ ਆਪਣਾ ਆਪ ਦੇਖ ਕੇ ਸ਼ਰਮਾ ਗਈ ਉਹ ਵਕ਼ਾਯਦਾ ਹੀ ਅੱਜ ਅਦਾ ਅਸਲਾ ਦੀ ਪਰੀ ਜਾਪਦੀ ਸੀ ਉਸਨੂੰ ਦੇਖ ਕੇ ਤਾ ਅੱਜ ਕਿਸੇ ਵੱਡੇ ਤੋਂ ਵੱਡੇ ਤੇਜੱਸਵੀ ਵੀ ਭੰਗ ਹੋ ਜਾਂਦੀ ਰਿਮਪੀ ਦੀਆ ਮੋਟੀਆਂ ਮੋਟੀਆਂ ਅੱਖਾਂ ਵਿਚ ਭਰਿਆ ਛਾ ਛਾਤੀ ਬੂੰਦਵਾ ਸ਼ਰੀਰ ਰੰਗ ਗੋਰਾ ਅੱਜ ਸੂਰਜ ਦੀ ਚਮਕ ਨੂੰ ਵੀ ਮਾਤ ਪਾ ਰਿਹਾ ਸੀ ਉਸ ਨੂੰ ਇੰਨਾ ਤਿਆਰ ਹੋਕੇ ਵੇਖ ਕੇ ਛਿੰਦੋ ਨੇ ਪੁੱਛਿਆ

ਇੰਨਾ ਕਹਿ ਕੇ ਰਿਮਪੀ ਘਰੋਂ ਨਿਕਲ ਗਈ ਪਿੰਡੋ ਸ਼ਹਿਰ ਦੀ ਬੱਸ ਫੜ੍ਹ ਲਈ ਬੱਸ ਵਿਚ ਕਈ ਮੁੰਡੇ ਉਸਨੂੰ ਘੂਰ ਘੂਰ ਰਹੇ ਸਨ ਤਾ ਅਧਕਾਲ ਉਮਰ ਦੇ ਵਿਅਕਤੀ ਵੀ ਉਸਨੂੰ ਸੂਰਜਮੁਖੀ ਦੇ ਫੂਲਾ ਦੀ ਮਹਿਕ ਨੂੰ ਮਨ ਚਾਹ ਰਹੇ ਸਨ ਬਸ ਸ਼ਹਿਰ ਪਹੁੰਚ ਗਈ ਯੋਜਨਾ ਮੁਤਾਬਿਕ ਅਮਨ ਵੀ ਪਹਿਲਾਂ ਹੀ ਪਹੁੰਚਿਆ ਅਮਨ ਨੇ ਰਿਮਪੀ ਦੇ ਕੋਲ

ਪਹਿਲਾ ਹੀ ਇਕ ਕਮਰਾ ਬੁਕ ਕਰ ਲਿਆ ਸੀ ਅਮਨ ਰਿਮਪੀ ਨੀ ਕਿਸ ਉਸ ਕਮਰੇ ਵਿਚ ਲੈ ਗਿਆ ਕਮਰੇ ਵਿਚ ਜਾਂਦੇ ਹੀ ਅਮਨ ਨੇ ਕਮਰੇ ਦਾ ਦਰਵਾਜਾ ਬੰਦ ਕਰ ਲਿਆ ਰਿਮਪੀ ਨੂੰ ਉਸਦੇ ਦੇਖਿਆ ਤੇ ਆਪਣੀਆਂ ਬਾਹਾਂ ਵਿਚ ਲੈ ਲਿਆ ਅਮਨ ਨਾਲ ਚੂਸਣ ਵਾਸਤੇ ਕਾਹਲਾ ਪੈ ਗਿਆ ਦੋਵੇ ਅਹ ਜਾਣੇ ਹੋਣ ਬਿਨਾਂ

ਤੇ ਕਹਿਣ ਲੱਗਾ ਕਿਰਨ ਮੈਂ ਤੈਨੂੰ ਹਦੋ ਵੱਧ ਪਿਆਰ ਕਰਦਾ ਰਿਮਪੀ ਨੇ ਵੀ ਕਿਹਾ ਅਮਨ ਮੈਂ ਤੈਨੂੰ ਬੋਹੋਤ ਪਿਆਰ ਕਰਦੀ ਆ ਅਮਨ ਬਿਨਾਂ ਰੁਕੇ ਰਿਮਪੀ ਨੂੰ ਅਹ ਉਸਦੇ ਰਿਮਪੀ ਦੀ ਗਰਦਨ ਤੇ ਰਿਮਪੀ ਦੇ ਅੰਦਰ ਵਿਚ ਊਰਜਾ ਕਿਊ ਛੱਡੀ ਅਮਨ ਨੇ ਰਿਮਪੀ ਤੋਂ ਇਕ ਕਦਮ ਰੁਕ ਕੇ ਪਾਸਾ ਪਲਟਿਆ

ਰਿਮਪੀ ਆਪਣੇ ਪਤੀ ਨਾਲ ਇਕ ਵਾਰੀ ਵੀ ਹਮਬਿਸਤਰ ਨਹੀਂ ਹੋਈ ਸੀ ਅੱਧਾ ਹੁੰਦੇ ਤੋਰੀਆ ਹੋਈ ਇਕ ਲਹਿਰ ਉੱਠੀ ਜਿਸਨੇ ਸਾਰੀਆਂ ਦੂਰੀਆਂ ਖਤਮ ਕਰ ਦਿੱਤੀਆਂ ਨੇ ਰਿਮਪੀ ਦੇ ਦਾ ਇਕ ਇਕ ਤੁਕ ਦਾ ਨਸ਼ਾ ਰੱਖਿਆ ਸੰਭੋਗ ਦੇ ਅਸੀਮ ਪਲਾਂ ਅੰਦਰ ਰਿਮਪੀ

ਦਿੰਦੇ ਅਮਨ ਨੇ ਰਿਮਪੀ ਨੂੰ ਸ਼ਾਂਤ ਕੀਤਾ ਰਿਮਪੀ ਵੀ ਹਜੇ ਇੰਦ੍ਰੀ ਪਿਆਰ ਦੀ ਤ੍ਰਿਪਤ ਹੋ ਚੁੱਕੀ ਸੀ ਰਿਮਪੀ ਨੇ ਅਮਨ ਨੇ ਕਾਫੀ ਲੰਬਾ ਸਮਾਂ ਕਮਰੇ ਵਿਚ ਇਕੱਠੇ ਬਿਤਾਇਆ ਓਹਨਾ ਨੇ ਇਕੱਠੇ Lunch ਕੀਤਾ ਦੋਨਾਂ ਨੇ ਕਈ ਵਾਰ ਵਾਰ ਦੀਆ

ਸਾਹਮਣੇ ਵਾਲੀ ਕੰਧ ਉਤੇ ਡਿਸਲ ਕਲਾਕ ਉਪਰ ਨਜ਼ਰ ਮਾਰੀ ਤਾ ਚਾਰ ਵੱਜ ਚੁਕੇ ਸਨ ਰਿਮਪੀ ਨੇ ਅਮਨ ਨੂੰ ਕਿਹਾ ਹੁਣ ਤਾ ਸਾਨੂ ਚਲਣਾ ਚਾਹੀਦਾ ਹੈ ਕਿਉਕਿ ਸਮਾਂ ਬੋਹੋਤ ਹੋ ਚੁਕਿਆ ਇਹ ਓਹਨਾ ਦਿਲ ਦਾ ਜਾਨ ਕੱਢਦਾ ਪਿਆ ਅਮਨ ਨੇ ਰਿਮਪੀ ਨੂੰ ਗਲ਼ ਉਪਰ ਚਲ ਦਿੱਤਾ ਜਾਣ ਵਾਸਤੇ ਤਿਆਰ ਹੋ ਗਿਆ ਰਿਮਪੀ ਨੇ ਬਸ ਅ ਬਸ ਸਟੈਂਡ ਤੇ ਉਤਾਰਿਆ ਤੇ ਰਿਮਪੀ ਨੇ ਬਸ ਫੜ੍ਹ ਲਈ ਪਿੰਡ ਆ ਗਈ ਜਦੋ ਅਮਨ ਨੇ ਰਿਮਪੀ ਨੂੰ Hotel ਵਿੱਚੋ ਨਿਕਲ ਰਹੇ ਸਨ

Hotel ਵਿੱਚੋ ਨਿਕਲਦੀ ਹੋਈ ਦੇਖ ਲਿਆ ਰਿਮਪੀ ਦੇ ਪਿੰਡ ਦੇ ਇਕ ਮੁੰਡੇ ਨੇ Hotel ਵਿੱਚੋ ਨਿਕਲਦੇ ਦੇਖ ਲਿਆ ਇਹ ਮੁੰਡਾ Hotel ਦੇ ਸਾਹਮਣੇ ਇਕ ਦੁਕਾਨ ਉਪਰ ਕੰਮ ਕਰਦਾ ਸੀ ਜੋ ਜਿੰਦੇ ਦਾ ਦੋਸਤ ਸੀ

ਸਤਿ ਸ੍ਰੀ ਅਕਾਲ ਜੀ ਮੈਂ ਜੀ ਅਮਨ ਤੇ ਮੈਂ ਅੱਜ ਦੱਸ ਰਿਹਾਂ ਜੀ ਪੰਜਾਬ ਦੇ ਮੇਲੇ ਤੇ ਤਿਉਹਾਰ। ਮੇਲੇ ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ, ਲੋਕ-ਪ੍ਰਤਿਭਾ ਨਿੱਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਤੇ ਕਿਰਤ ਦਾ ਚਰਿੱਤਰ ਦਾ ਹੋਣ ਦੇ ਨਾਲ, ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਤੇ ਇਕਸੁਰ ਹੋ ਕੇ ਗੂੰਜਦਾ ਹੈ ਮੇਲਾ, ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ ਤੇ ਪੰਜਾਬੀਆਂ ਲਈ ਤਾਂ ਹਰ ਪਲ, ਹਰ ਪੁਰਬ ਤੇ ਹਰ ਦਿਨ ਹੀ ਮੇਲਾ ਹੁੰਦਾ ਹੈ। ਦੂਜੇ ਪ੍ਰਾਂਤਾਂ ਵਾਲੇ ਕਹਿੰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣਾ ਸਮਝਿਆ ਜਾਂਦਾ ਹੈ, ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ, ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ, ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ। ਮੇਲਾ ਇੱਕੋ-ਇੱਕ ਅਜਿਹਾ ਇਕੱਠ ਹੈ ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀਂ ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਹੀ ਫਿਰਦਾ ਹੈ। ਉਸ ਦਾ ਨਿੱਜ ਘੋੜੀ ਚੜਿਆ ਹੁੰਦਾ ਹੈ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਸੱਭਿਆਚਾਰਿਕ ਤੇ ਪ੍ਰਤਿਨਿਧਤਾ ਵੀ ਕਰਦਾ ਹੈ ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਇੱਕ ਭਰਪੂਰ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ ਦੀਆਂ ਵੰਨ- ਸਵੰਨੀਆਂ ਚੀਜ਼ਾਂ ਦੇ ਨਾਲ ਨਾਲ ਨਿੱਤ ਵਰਤੋਂ ਦਾ ਨਿੱਕ ਸੁੱਕ, ਚੂੜੀਆਂ ਵੰਗਾਂ, ਹਾਰ ਸ਼ਿੰਗਾਰ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਇਲਾਕੇ ਦੇ ਕਲਾਕਾਰਾਂ ਤੇ ਸ਼ਿਲਪੀ ਆਪੋ-ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ ਮੇਲੇ ਵਿੱਚ ਲਿਆਉਂਦੇ ਹਨ। ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ, ਮੌਸਮੀ ਮੇਲੇ, ਜੋ ਮਨੁੱਖੀ ਮਨ ਦੀ ਕੁਦਰਤ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ ਤੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਵਾਤਾਵਰਨ ਨੂੰ ਲਿਆਉਂਦੀ ਹੋਈ ਜੀਵਨ ਵਿੱਚ ਨਵਾਂ ਸਾਹਸ ਭਰਦੀ ਹੈ ਰੁੱਤਾਂ ਵਿੱਚੋਂ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਦੀ ਹੈ ਇਹ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ ਅਨੇਕਾਂ ਥਾਂਈਂ ਨਿੱਕੇ-ਵੱਡੇ ਮੇਲੇ ਲੱਗਦੇ ਹਨ। ਪਟਿਆਲੇ ਤੇ ਛੇਹਰਟਾ ਦੀ ਬਸੰਤ ਪੰਚਮੀ ਖ਼ਾਸ ਪ੍ਰ ਖ਼ਾਸ ਮੰਨੀ ਜਾਂਦੀ ਹੈ ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ, ਲਾਹੌਰ ਵਿੱਚ ਲੱਗਿਆ ਕਰਦਾ ਸੀ ਫੱਗਣ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਹੋਲੀ ਰੰਗਾਂ ਦਾ ਤਿਉਹਾਰ ਹੈ, ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵੱਸਦੀ ਹੈ ਤੇ ਕੁਦਰਤ ਵਿੱਚ ਰੱਬ। ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ ਇਹ ਤਿਉਹਾਰ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ, ਜਿਸ ਵਿੱਚ ਹਰ ਯੁਗ ਕਈ ਵਿਸ਼ਵਾਸ ਤੇ ਧਾਰਮਿਕ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

ਉਹ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਇਆ ਕਰਦੇ ਸਨ, ਜਿਸ ਵਿੱਚ ਸੂਰਮੇ ਇਕੱਠੇ ਹੋ ਕੇ ਸ਼ਸਤਰਾਂ ਦੇ ਕਰਤੱਬ ਵਿਖਾਉਂਦੇ ਅਤੇ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 ਤੇ ਸਾਵਣ ਦੀ ਰੁੱਤ ਸਾਵਣ ਦੀ ਰੁੱਤ ਦਾ ਆਪਣਾ ਸੁਆਦ ਹੈ ਇਹ ਸੁਹਾਵਣੀ ਰੁੱਤੇ ਦੀ ਤੀਆਂ ਦੇ ਮੌਸਮੀ ਮੇਲੇ ਲੱਗਦੇ ਹਨ। ਨਵੀਂਆਂ ਵਿਆਹੀਆਂ-ਵਰ੍ਹੀਆਂ ਕੁੜੀਆਂ ਇਸ ਇਸ ਸਾਵਣ ਦੀ ਰੁੱਤ ਦੀ ਉੱਡੀਕ ਕਰਦੀਆਂ ਤੇ ਉਤਸ਼ਾਹ ਨਾਲ ਉਤਸ਼ਾਹ ਨਾਲ ਮਨਾਇਆ ਕਰਦੇ ਸਨ, ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲੱਗਦਾ ਹੈ ਜੇ ਹੋਰ ਕੁਝ ਨਹੀਂ ਤਾਂ ਪਿੰਡ ਦੀਆਂ ਕੁੜੀਆਂ, ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਝੂਟਦੀ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ, ਮੇਲਾ ਰਚ ਲੈਂਦੀਆਂ ਹਨ ਪੰਜਾਬ ਦੇ ਕੁਝ ਮੇਲੇ, ਪ੍ਰਾਚੀਨ ਕਾਲ ਤੋਂ ਚੱਲੀਆਂ ਆ ਰਹੀਆਂ ਸਰਪ ਪੂਜਾ ਦੀ ਦੇਣ ਪੁਰਾਣ-ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫੰਨ੍ਹਾਂ ਉੱਤੇ ਖੜ੍ਹੀ ਹੈ। ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉੱਤੇ ਹੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫੰਨ੍ਹਾਂ ਨਾਲ ਵਿਸ਼ਨੂੰ ਦੇ ਸਿਰ ਉੱਤੇ ਛਤਰ ਵਾਂਗ ਝੂਲਦਾ ਰਹਿੰਦਾ ਹੈ। ਆਦਿ ਮਨੁੱਖ ਦਾ ਵਿਸ਼ਵਾਸ ਸੀ ਕਿ ਸ਼ੇਸ਼ਨਾਗ ਭੋਇੰ ਦੀ ਉਤਪਾਦਿਕਤਾ ਉੱਤੇ ਵੀ ਅਸਰ ਪਾਉਂਦਾ ਹੈ ਪਹਿਲੇ ਸਮਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦਾ ਸੀ ਇਹਨੀਂ ਦਿਨੀਂ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ, ਜਿਨ੍ਹਾਂ ਵਿੱਚ ਨਾਗ ਦੇਵਤੇ ਦੀ ਉਚੇਰੀ ਪੂਜਾ ਕੀਤੀ ਜਾਂਦੀ ਸੀ, ਇਹਨਾਂ ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਹੈ। ਗੁੱਗੇ ਨਾਲ ਸੰਬੰਧਿਤ ਮੇਲੇ, ਇਹ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਸਨ ਗੁੱਗੇ ਦੀ ਪੂਜਾ ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰਾ ਸੁਧਰਿਆ ਰੂਪ ਹੈ। ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ ਮਨੁੱਖ ਦਾ ਜਾਮਾ ਧਾਰਨ ਕਰ ਕਰ ਸਕਣ ਲੋਕ-ਧਾਰਾ ਅਨੁਸਾਰ, ਲੋਕ ਮੁਲਾ ਰੂਪ ਵਿੱਚ ਸੱਪਾਂ ਦਾ ਰਾਜ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਕਿ ਗੁੱਗਾ ਇਹੋ ਜਿਹਾ ਸੱਪ ਸੀਗਾ ਜਿਹੜਾ ਮਨੁੱਖਾਂ ਦਾ ਅਵਤਾਰ ਲੈਂਦਾ ਸੀ।

ਹੁਣ ਛਪਾਰ ਦਾ ਮੇਲਾ ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ ਇੱਥੇ ਦੀ ਗੁੱਗੇ ਦੀ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ

ਗੁੱਗੇ ਦੀ ਸਿਮਰਤੀ ਵਿੱਚ ਲੱਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਇਸ ਮੇਲੇ ਦਾ ਚਰਿੱਤਰ ਲੌਕਿਕ ਹੋ ਗਿਆ। ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ। ਵਿਸਾਖੀ ਦਾ ਮੇਲਾ ਭੂਮਿਕਾ ਸਦਾ ਭਾਰਤ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ ਇਥੇ ਕਈ ਧਰਮ ਹਨ ਅਤੇ ਸਬ ਧਰਮਾਂ ਦੇ ਆਪਣੇ ਆਪਣੇ ਤਿਉਹਾਰ ਅਤੇ ਮੇਲੇ ਹਨ ਸਾਲ ਵਿਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇ ਜਿਸ ਵਿਚ ਕੋਈ ਮੇਲਾ ਜਾ ਤਿਉਹਾਰ ਨਾ ਆਉਂਦਾ ਹੋਵੇ ਮੇਲੇ ਅਤੇ ਤਿਉਹਾਰ ਸਾਡੀ ਸੰਸਕ੍ਰਿਤੀ ਦੇ ਅਟੁੱਟ ਅੰਗ ਹਨ ਏ ਸਾਨੂ ਜਿੰਦਗੀ ਵਿਚ ਤਰੱਕੀ ਅਤੇ ਵਿਕਾਸ ਲਈ ਪ੍ਰੇਰਿਤ ਕਰਦੇ ਹਨ ਏ ਮੇਲੇ ਆਪਸੀ ਪਿਆਰ ਅਤੇ ਸਦ ਭਾਵਨਾ ਦਾ ਸੰਦੇਸ਼ ਦੇਂਦੇ ਹਨ

ਅਤੇ ਉਮੰਗ ਲੈਕੇ ਆਉਂਦਾ ਹੈ ਏ ਵੈਸਾਖ ਮਹੀਨੇ ਦੀ ਪਹਿਲੀ ਤਾਰੀਕ ਨੂੰ ਮਨਾਯਾ ਜਾਂਦਾ ਹੈ ਇਸ ਨੂੰ

ਤੇਰਾ ਤਾਰੀਕ ਨੂੰ ਮਨਾਯਾ ਜਾਂਦਾ ਹੈ ਕਈ ਵਾਰ ਏ ਮੇਲਾ ਚੋਦਾ ਅਪ੍ਰੈਲ ਨੂੰ ਵੀ ਮ ਮਨਾਯਾ ਜਾਂਦਾ ਹੈ ਪ੍ਰਮੁੱਖ ਰੂਪ ਵਿਚ ਏ ਖੇਤੀ ਨਾਲ ਸੰਬੰਧਿਤ ਤਿਓਹਾਰ ਹੈ ਪੰਜਾਬ ਵਿਚ ਇਸ ਦੀ ਵਿਸ਼ੇਸ਼ ਮਹਤਤਾ ਹੈ ਏ ਕਿਸਾਨਾਂ ਲਈ

ਕਿਸਾਨਾਂ ਦੀ ਮਹਿਨਤ ਦਾ ਫਲ ਪੱਕੀਆਂ ਫਸਲਾਂ ਦੇ ਰੂਪ ਵਿਚ ਆਉਂਦਾ ਹੈ ਪੱਕੀਆਂ ਫਸਲਾਂ ਨੂੰ ਦੇਖ ਕੇ ਕਿਸਾਨ ਖੁਸ਼ੀ ਵਿਚ ਝੂਮ ਉਠਦੇ ਹਨ ਪ੍ਰੰਪਰਾਗਤ ਤੋਰ ਤੇ ਕਣਕ ਦੀ ਕਟਾਈ ਵਸਾਖੀ ਤੋਂ ਹੀ ਸ਼ੁਰੂ ਹੁੰਦੀ ਹੈ ਇਸ ਉਤੇ ਬਾਕਾਇਦਾ ਇਕ ਗਾਣਾ ਵੀ ਲਿਖਿਆ ਗਯਾ ਹੈ ਮੁਕ ਗਈ ਫਸਲਾਂ ਦੀ ਰਾਖੀ ਜੱਟਾ ਆਈ ਵਿਸਾਖੀ ਇਤਿਹਾਸਿਕ ਘਟਨਾਵਾਂ ਵਿਸਾਖੀ ਦੇ ਦਿਨ ਤੇਰਾ ਅਪ੍ਰੈਲ ਸੋਲਾਂ ਸੋ ਨਿਨਿਨਵੇ ਈਸਵੀ ਨੂੰ ਸਾਡੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਲਈ

ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਵਿਸ਼ਾਲ ਇਕੱਠ ਵਿਚ ਨਾਟਕੀ ਢੰਘ ਨਾਲ ਦੇਸ਼ ਅਤੇ ਕੌਮ ਲਈ ਲੋਕਾਂ ਦੀ ਪਰਖ ਕੀਤੀ ਸੀ ਓਨਾ ਨੇ ਲੋਕਾਂ ਦੇ ਭਾਰੀ ਇਕੱਠ ਵਿੱਚੋ

ਓਨਾ ਨੇ ਤਲਵਾਰ ਹਾਥ ਵਿਚ ਲੈਕੇ ਕਿਹਾ ਕਿ ਕੋਈ ਹੈ ਸਿੱਖ ਦਾ ਬੇਟਾ ਜੋ ਸ਼ਿਸ਼ ਕਰੇ ਭੇਟਾ ਓਨਾ ਨੇ ਦੋ ਵਾਰ ਕਿਹਾ ਪਾਰ ਕੋਈ ਸਾਮਣੇ ਨਾ ਆਯਾ ਜਦੋ ਓਨਾ ਨੇ ਤੀਜੀ ਵਾਰ ਕਿਹਾ ਤਾ ਖਤ੍ਰੀ ਭਾਈ ਦਯਾ ਸਿੰਘ ਜੀ ਸਾਮਣੇ ਆਏ ਗੁਰੂਜੀ

ਸਬ ਨੂੰ ਸ਼ਿਸ਼ ਕੱਟਣ ਦੀ ਅਵਾਜ ਸੁਣਾਈ ਦਿਤੀ ਗੁਰੂਜੀ ਖੂਨ ਨਾਲ ਭਿਜੀ ਤਲਵਾਰ ਨਾਲ ਬਹਾਰ ਆਏ ਅਤੇ ਇਕ ਹੋਰ ਸ਼ਿਸ਼ ਦੀ ਮੰਗ ਕੀਤੀ ਇਸ ਤ੍ਰਾਹ ਇਕ ਇਕ ਕਰਕੇ ਗੁਰੂਜੀ ਨੇ ਇਕੱਠ ਵਿੱਚੋ ਪੰਜ ਸਿੱਖਾਂ ਨੂੰ ਬਹਾਰ ਕੱਡਯਾ ਅਤੇ ਓਨਾ ਨੂੰ ਅਮ੍ਰਤਰ ਛਕਾ ਕੇ ਪੰਜ ਪਿਆਰਿਆਂ ਦੇ ਰੂਪ ਚ ਨਾਵਜਯਾ ਓਨਾ ਦੇ ਨਾਮ ਦੇ ਪਿੱਛੇ ਸਿੰਘ ਲਗਾ ਦਿੱਤੋ ਇਸ ਤਰਾਂ

ਤੇਰਾ ਅਪ੍ਰੈਲ ਉੱਨੀ ਸੋ ਉੱਨੀ ਵੀ ਹੈ ਜਦੋ ਸਦਾ ਦੇਸ਼ ਅੰਗਰੇਜ਼ ਦਾ ਗੁਲਾਮ ਸੀ ਵਸਾਖੀ ਦੇ ਦਿਨ ਜਲਿਆਂਵਾਲੇ ਬਾਗ਼ ਦੇ ਵਿਚ

ਸੈਂਕੜੇ ਨਿਹੱਥੇ ਲੋਕ ਨੂੰ ਗੋਲੀਆਂ ਨਾਲ ਭੁਨ ਦਿਤਾ ਅਤੇ ਬਹੁਤ ਸਾਰੇ ਲੋਗ ਉਸ ਦਿਨ ਸ਼ਾਹਿਦ ਹੋ ਗਏ ਵੈਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ਼ ਵਿਖੇ ਊਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾਂਦੀ ਹੈ ਗੁਰਦਵਾਰੇ ਵਿਚ ਮੱਥਾ ਟੇਕਣਾ ਵੈਸਾਖੀ ਦਾ ਦਿਨ ਬਹੁਤ ਪਵਿੱਤਰ ਦਿਨ ਮਨਯਾ ਜਾਂਦਾ ਹੈ ਇਸ ਦਿਨ ਲੋਗ ਸਵੇਰੇ ਸਰੋਵਰਾਂ ਤੇ ਸਾਨਾਂ ਕਰਦੇ ਹਨ ਅਤੇ ਫਿਰ ਗੁਰਦਵਾਰੇ ਵਿਚ ਮੱਥਾ ਟੇਕਦੇ ਹਨ ਇਸ ਦਿਨ ਲੋਗ ਦਾਨ ਵੀ ਕਰਦੇ ਹਨ ਭੰਗੜਾ ਗਿੱਦਾ ਵਡੇ ਵਡੇ ਪਿੰਡ ਅਤੇ ਸ਼ਹਿਰਾਂ ਵਿਚ ਵਸਾਖੀ ਦੇ ਮੇਲੇ ਲਗਦੇ ਹਨ

ਏ ਖੁਸ਼ੀ ਵਿਚ ਆਕੇ ਭੰਗੜਾ ਪੌਂਦੇ ਹਨ ਇਸ ਦਿਨ ਇਸਤਰੀਆਂ ਵੀ ਪਿੱਛੇ ਨਹੀਂ ਰਹਿੰਦੀਆਂ ਓ ਵੀ ਗਿੱਦਾ ਪਾਕੇ ਏ ਤਿਓਹਾਰ ਮਨੌਂਦੀਆਂ ਹਨ

ਅਤੇ ਖਾਨ ਪਿੰਨ ਦੀਆ ਕਈ ਪ੍ਰਕਾਰ ਦੀਆ ਵਸਤੂਆਂ ਹੁੰਦੀਆਂ ਹਨ ਕਈ ਬੱਚੇ ਚੰਡੋਲ ਵਿਚ ਝੂਟੇ ਲੈਂਦੇ ਹਨ ਕਈ ਬੱਚੇ ਜਲੇਬੀਆਂ ਅਤੇ ਪਕੌੜੇ ਖਾਂਦੇ ਹਨ ਗੰਨੇ ਦੇ ਰਾਸ ਦੀ ਗੰਨੇ ਦੇ ਰਾਸ ਦੀਆ ਦੁਕਾਨਾਂ ਵੀ ਲੱਗਦੀਆਂ ਹਨ ਕਿਓਂਕਿ ਓਦੋ ਤਕ ਸਰਦੀਆਂ ਖਤਮ ਹੋ ਚੁੱਕਿਆ ਹੁੰਦੀਆਂ ਹਨ ਅਤੇ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਖੇਡਾਂ ਦੇ ਮੁਕਾਬਲੇ ਇਸ ਦਿਨ ਕਈ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਖਾੜੇ ਸਜਦੇ ਹਨ ਘੋਲ ਕਰਵਾਏ ਜਾਂਦੇ ਹਨ ਲੋਗ ਬਹੁਤ ਚਾ ਨਾਲ ਏ ਖੇੜਾ ਦੇ ਮੁਕਾਬਲੇ ਦੇਖਦੇ ਹਨ ਇਸ ਦਿਨ ਗਾਟ ਕੇ ਦੇ ਜੌਹਰ ਵੀ ਦਿਖਾਏ ਜਾਂਦੇ ਹਨ ਕਵੀਸ਼ਰੀ ਪ੍ਰੋਗਰਾਮ ਇਸ ਦਿਨ ਕਈ ਜਗਾ ਤੇ ਕਵੀਸ਼ਰੀ ਪ੍ਰੋਗਰਾਮ ਆਯੋਜਿਤ ਕਰਵਾਏ ਜਾਂਦੇ ਹਨ ਅਤੇ ਲੋਗ ਭਾਰੀ ਇਕੱਠ ਵਿਚ ਕਵੀਸ਼ਰਾਂ ਦੀ ਕਵੀਸ਼ਰੀਆਂ ਦਾ ਆਨੰਦ ਲੈਂਦੇ ਹਨ ਪੁਸਤਕ ਮੇਲੇ ਇਸ ਦਿਨ ਖਿਡੌਣੇ ਖਾਨ ਪੀਣ ਦੀਆ ਵਸਤੂਆਂ ਦੇ ਨਾਲ ਨਾਲ ਕਤਾਬਾਂ ਦੀ ਪ੍ਰਦਾਰਸ਼ੀਨੀ ਵੀ ਲਗਾਈ ਜਾਂਦੀ ਹੈ ਪੁਸਤਕ ਮੇਲੇ ਲਗਾਏ ਜਾਂਦੇ ਹਨ ਅਲੱਗ ਅਲੱਗ ਲੇਖਕਾਂ ਦੇ ਕਿਤਾਬਾਂ ਦੀਆ ਸਟਾਲਾਂ ਲਗਾਇਆ ਜਾਂਦੀਆਂ ਹਨ ਰਾਜਨੀਤੀਕੀ ਦਲ ਇਸ ਦਿਨ ਕਈ ਰਾਜਨੀਤਿਕ ਦਲਾਂ ਦੇ ਨੇਤਾ ਵੀ ਵਸਾਖੀ ਦੇ ਇਕੱਠ ਵਿਚ ਆਉਂਦੇ ਹਨ ਅਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਪਾਰਟੀ ਦਲ ਦਾ ਪ੍ਰਸਾਰ ਕਰਦੇ ਹਨ ਸਿੱਟਾ ਇਸ ਪ੍ਰਕਾਰ ਏ ਮੇਲਾ ਬਹੁਤ ਖੁਸ਼ੀ ਨਾਲ ਮਨਾਯਾ ਜਾਂਦਾ ਹੈ ਇਸ ਮੇਲੇ ਦੇ ਸਮਾਜਿਕ ਆਰਥਿਕ ਪਹਿਲੂ ਦੇ ਨਾਲ ਨਾਲ ਧਾਰਮਿਕ ਅਤੇ ਰਾਜਨੀਤਿਕ ਪਹਿਲੂ ਵੀ ਹਨ ਇਸ ਤਰਾਂ ਹੈਲੋ

ਸਤਿ ਸ਼੍ਰੀ ਅਕਾਲ ਜੀ

ਮੈਂ ਵਧੀਆ ਤੁਸੀ ਦਸੋ ਤੁਸੀ ਕਿਵੇਂ ਓ ਬਸ ਬਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ। ਹਾਂਜੀ ਸਾਰੇ ਵਧੀਆ ਤੁਸੀ ਦਸੋ ਤੁਹਾਡੀ ਫੈਮਿਲੀ ਵਿਚ ਕਿਵੇਂ ਨੇ ਸਾਰੇ? ਬਸ ਵਧੀਆ ਨੇ ਸਾਰੇ ਅੱਛਾ ਜੀ ਅਹ ਤੇ ਹਾਂਜੀ ਤੁਸੀਂ ਦੱਸੋ ਮੈਨੂੰ ਨਾ। ਥੋੜ੍ਹਾ ਜਿਹਾ ਤੁਸੀਂ ਸੁਣਿਆ ਈ ਹੋਏਗਾ ਨਾ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵਢਿਆ ਸੀ। ਹੈਂ? ਹਾਂਜੀ ਹਾਂਜੀ। ਤੁਸੀ ਮੈਨੂੰ ਮਹਿਤਾਬ ਸਿੰਘ ਭੰਗੂ ਬਾਰੇ ਕੁਛ ਦੱਸ ਸਕਦੇ ਓ? ਕਿ ਮਹਿਤਾਬ ਸਿੰਘ ਜਿਹੜੇ ਸੀ ਓ ਕੌਣ ਸੀ ਕਿਸ ਤਰਾਂ ਦੇ ਸੀ? ਹਾਂਜੀ ਮੈਂ ਦੱਸ ਦਿੰਦੀ ਆਂ ਜੋ ਮਹਿਤਾਬ ਸਿੰਘ ਜੀ ਸੀਗੇ ਆਹ ਰੰਗਰੇਟਾ ਸਿੰਘ ਜੀ ਪੂਰਾ ਨਾਂ ਬਾਬਾ ਮਹਿਤਾਬ ਸਿੰਘ ਭੰਗੂ ਜਿਨ੍ਹਾਂ ਦਾ ਜਨਮ ਹੋਇਆ ਸਤਾਰਾਂ ਸੌ ਦਸ ਵਿਚ ਪਿੰਡ ਓਨਾ ਦਾ ਪੈਂਦਾ ਸੀਗਾ ਮੀਰਾਂ ਕੋਟ।

ਸਤਾਰਾਂ ਸੌ ਚਾਲੀ ਵਿਚ ਲਾਹੌਰ ਵਿਚ ਉਨ੍ਹਾਂ ਦੀ ਸ਼ਹੀਦ ਹੋਏ ਸੀ ਉਹ ਲਾਹੌਰ ਵਿਚ ਤੇ ਮੌਤ ਦਾ ਕਾਰਣ ਸ਼ਹੀਦੀ ਪੇਸ਼ਾ ਸੀ।